ਮੈ ਵੀ ਠੀਕ ਆ। ਅੱਛਾ ਅਜ ਕੀ ਬਣਨ ਲਗੇ ਰੋਟੀ ਪਾਣੀ। ਅਜੱ ਦਾਲ। ਮੁੰਗੀਮਸਰਾਂ ਦੀ।

ਆਜਾ ਲੈਣ। ਅੱਛਾ ਏਨੀ ਦੂਰ ਤੁਹਾਡੇ ਕੋ ਮੁਰਗਾ ਇਥੇ ਲੈਣ ਆਵਾਂ ਤੇ ਮੇਰੇ ਕੋ ਲੈ ਕ ਨਹੀਂ ਬਣਦਾ ਇਥੇ। ਤੇ ਬਣਾਲੈ ਇਥੇ ਆ ਕੇ ਬਣਾਲਾ .

ਹਾਨੀ ਹੋਰ? ਬਸ ਠੀਕ ਆ। ਹੋਰ ਸੁਨਾ?

ਅਮਨ ਗਇਆ ਬਾਹਰ ਖੇਲਣ ਕਾਸ਼ ਭਇਆ ਵਾਂਗੂ। ਓਹ ਕੀ ਖੇਲ ਦਾ ਵਾ? ਓਹ ਬੈਟਬੋਲ ਖੇਲ ਦਾ। ਇਹ ਵੀ ਬੈਟਬੋਲ ਖੇਡ ਦਾ।

ਪਹਿਲਾਂ ਫ਼ੁਟਬਾਲ ਖੇਡਦਾ ਹੁੰਦਾ ਸੀ ਹੁਣ ਬੈਟ ਬਾਲ ਖੇਡਦਾ।

ਹਮ ਹੈਂ ਹੋਰ ਬੱਸ।

ਗੱਡੀਆਂ ਹੁਣ ਚਲਦੀਆਂ ਗੱਡੀਆਂ ਹੀ ਚਲਦਿਆਂ ਅੱਜ ਕੱਲ ਕੇ। ਟਰੱਕ ਟਰੂਕ ਨਹੀਂ ਆਂਦਾ ਅੱਗੇ ਪਿੱਛੇ।

ਰੋਡ ਤੇ ਤੇ ਸਾਰਾ ਕੁੱਛ ਹੀ ਚਲਦਾ ਆ ਰੋਡ ਦੀ ਕਿਹੜੀ ਗੱਲ ਆ। ਤੁਸੀਂ ਨੀ ਆਏ ਜਿੱਦਣ ਪਾਪਾ ਆਏ ਸੀ ਮੈਡੀਸਿਨ ਲੈਣ ਦਵਾਈ ਲੈਣ।

ਕਹਿਣਾ ਸੀ ਨਾ ਲੈ ਕੇ ਜਾਓ ਮੈਨੂੰ।

ਹੋਰ ਜਿੱਦ ਕਰੀਦੀ ਹੁੰਦੀ ਆ ਕਿ ਮੈਂ ਵੀ ਜਾਣਾ ਆ ਵਿੱਲਣ ਲੱਗ ਜਾਣਾ ਸੀ ਗਾੜੀ ਵੇਹੜੇ ਚ। ਸਾਰੇ ਤੇਰੇ ਵਰਗੇ ਹੁੰਦੇ ਆ। ਹਾ ਤੇ ਹੋਰ ਮੈਂ ਤੇ ਏਦਾਂ ਹੀ ਕਰਦੀ ਹੁੰਨੀ ਆ ਮੈਂ ਗੇਟ ਚ ਵਿੱਲਣ ਲੱਗ ਜਾਣੀ ਹੁੰਨੀ ਲੈ ਕੇ ਜਾਓ ਮੈਨੂੰ। ਤੂੰ ਦੁਕਾਨ ਚ ਵਿਲਿਆ ਕਰ ਗੇਟ ਚ ਕਿਉਂ ਵਿੱਲਦੀ ਹੁੰਦੀ ਆ।

ਤੂੰ ਦੁਕਾਨ ਚ ਵਿਲਿਆ ਕਰ। ਨਹੀਂ ਦੁਕਾਨ ਚ ਨੀ ਵਿੱਲਦੀ ਹੁੰਦੀ ਮੈਂ। ਸਾਰੇ ਤੇਰੇ ਵਰਗੇ ਹੁੰਦੇ ਆ ਹਿਵੀ ਤਾਂ ਦੱਸ ਮੈਨੂੰ। ਮੇਰੇ ਵਰਗਾ ਕੋਈ ਕੋਈ ਹੁੰਦਾ ਵਾ ਸਾਰੇ ਮੇਰੇ ਵਰਗੇ ਨਹੀਂ ਹੁੰਦੇ ਲੱਗੀ ਸਮਝ।

ਤੇਰੇ ਹਾਂ।

ਮੇਰੇ ਕੋਲ ਹੇਈ ਨੀ ਆ ਅੱਛਾ। ਕਿਓ ਨੀ ਆ ਤੇਰੇ ਵਰਗਾ ਬਥੇਰੇ ਲੋਕੀ ਆ। ਠੀਕ ਆ ਬਥੇਰੇ ਲੋਕੀ ਕਿਹੜੇ ਆ . ਆਂਦੀ ਆਉਂਦੀ ਹੈ ਨਹੀਂ ਪੰਜਾਬੀ ਬੋਲ ਲੋ ਤੁਸੀਂ। ਮੇਰੇ ਕੋਲ ਆਪੇ ਨੀ ਪਿਓਰ ਬੋਲਿਆ ਜਾਂਦਾ ਹੈਨਾ ਓਦਾਂ ਜਿੱਦਾਂ। ਮੇਰੇ ਕੋਲ ਵੀ ਨੀ ਬੋਲਿਆ ਜਾਂਦਾ। ਕੀ ਕਰਦੀ ਪਈ ਆ ਕੀ ਕਰਨ ਡਾਈ ਆ ਕੀ ਕਰਨ ਡਾਈ ਆ। ਜੁਦਾ ਹੁਣ ਅਸੀਂ ਬੋਲਨੇ ਤੇ ਓਦਾਂ ਹੈਨਾ ਤੇ। ਹਾ ਹੁਣ ਕੀ ਕਰਨ ਡਾਈ ਆ ਕੀ ਕਰਨ ਦੀ ਆ ਏਦਾਂ ਹੁੰਦਾ ਆ।

ਪੰਜਾਬੀ ਪਿਓਰ ਚ ਬੋਲਦੇ ਕੀ ਕਰਨ ਡਈ ਆ ਕੀ ਕਰਨ ਡਈ ਆ ਨੀ ਕੀ ਕਰਨ ਡਾਈ ਆ ਨੀ ਤੇਨੁ ਸੁਣਦਾ ਨੀ ਇਕ ਵਾਰੀ।

ਤੇਰੇ ਮੈਂ ਮੂੰਹ ਤੇ ਮਾਰਨੀ ਇੱਕ ਰੱਖ ਕੇ . ਹਿੱਲ ਗਈ ਆ? ਹਾਂ ਹਿੱਲ ਗਈ ਆ .

ਹਾਂ ਵੱਜ ਗਈ ਹਿੱਲ ਤੇਰੇ ਮੈਂ ਤੇਰੇ ਮੈਂ ਬੂਥੇ ਤੇ ਚਪੇੜ ਮਾਰਨੀ ਆ . ਕਜਲ ਦੀਦੀ ਕੀ ਹੋ ਗਇਆ ਤੈਨੂੰ?

ਬੂਥੀ ਵੇਖ ਕੱਢੀ ਆਪਣੀ ਟੇਡੀ ਜੀ ਚਿੱਬੀ ਜੀ। ਤੈਨੂੰ ਹੋਣ ਕਿ ਡੇਆ ਆ? ਮੈਨੂੰ ਭੂਤ ਚਮਬੜਨ ਦਏ . ਹੋਰ ਸੁਣਾ? ਪ੍ਰਬੁ ਵੈਸੇ ਗੁਸੇ ਜਿਦਾ ਮਤਲਬ ਜੇੜੇ ਟਾਈਮ ਮੈਨੂੰ ਗੁਸਾ ਆਉਂਦਾ ਨਾ ਓਦੋ ਕੀਤੇ ਤੇਰੇ ਇਕ ਵਜੀ ਹੋਵੇ ਤੇ ਤੂ ਵਜੀ ਤੇ ਹੈ ਹੀ ਕਿ ਕਰਨ ਦੀ ਕਦੋ ਵਜੀ ਗੁਸੇ ਚ? ਹਾਂਜੀ।

ਲਾਕਡਾਊਨ ਚ ਤੇ ਫੱਟੀਆਂ ਵੱਜੀਆਂ ਸੀ।

ਹਮ

ਬਸ ਠੀਕ ਆ ਅੜੀਏ ਕੋਈ ਗਲ ਸਣਾ ਦੇ ਮੈਨੂੰ ਦਿਲ ਲੱਗ ਜੇਗਾ। ਮੇਰੇ ਕੋਲ ਕੋਈ ਗਲ ਹੀ ਨੀ ਆ ਮੈ ਕਿਹੜੀ ਸੁਣਾਵਾਂ?

ਕੀ ਅੜੀਏ ਬੰਦਾ ਜੇਹਾ। ਜਾਨਵਰ ਨੇ ਖਰਾਬ ਕਰਤੀ। ਨਹੀਂ ਕਾਜਲ ਦੀਦੀ ਕਹਿੰਦੇ ਉਹ ਹੈਨੀ ਸਹੀ ਰਿਸ਼ਤਾ ਕਰਕੇ ਤੇ ਛੱਡ ਦਿੰਦੇ।

ਮਾਮਾ ਕਹਿਣ ਡੇਆ ਸੀ।

ਟੱਕਰੇ ਚੰਗੇ ਹੋਣੇ ਆਣਾ ਅੱਗੋਂ ਸਾਡੇ ਵਰਗੇ ਨਹੀਂ ਨਾ ਟੱਕਰੇ ਹੋਣੇ।

ਬਸ ਠੀਕ ਆ।

ਤੂੰ ਨ੍ਹੇਰੀ ਪਾਈ ਸੀ ਮੇਰੇ ਵੀ ਸਿਰ ਦਰਦ ਲਾ ਤਾ ਈ ਓ .

ਪੰਜਾਬੀ ਚ ਹੈਂ।

ਜੁੱਤੀਆਂ ਨਾ ਖਾਈ ਇੱਕ ਰੁਪਇਆ ਵੀ ਨਹੀਂ ਮਿਲਣਾ ਤੂੰ ਆਪੇ ਕਿਹਾ ਸੀ ਮੈਂ ਪੈਸੇ ਨਹੀਂ ਲੈਣੇ। ਤਾਹਿ ਤੇ ਤੇਰੇ ਨਾਲ ਗੱਲ ਕਰਨ ਡੀ ਆ ਮੈਂ। ਹਮ ਹਮ ਠੀਕ ਆ। ਅੜੀਏ ਕੇਕ ਲਿਆਣਾ ਮੈਨੂੰ ਪੇਸੇ ਚਾਹੀਦੇ ਆ। ਚੰਗਾ ਅੱਜ ਮਦਰਸ ਡੇ ਸੀ ਨਾ। ਅੱਜ ਹੀ ਤੇ ਚਾਹੀਦੇ ਆ।

ਕਿਹੜੀ ਗੱਲ ਕਰਨ? ਡਰੈੱਸ ਲਈ ਕੋਈ .

ਭੈਣ ਨਹੀਂ ਮੇਰੀ ਸੋਹਣੀ ਜੀ।

ਤਰਲਿਆਂ ਤੇ ਆਗੀ ਆ ਮੈਂ ਲਿਆ ਇੱਕ ਪੁੱਤ ਆਹ ਜਿਹੜਾ ਮੀਸ਼ੋ ਤੋਂ।

ਤੂ ਦੇਖੀ ਜਾ ਤੂ ਬੱਸ। ਮੈ ਪਤਾ ਦੇਂਦੀ ਕੋਈ ਸੋਹਣਾ ਜੇਹਾ।

ਹੈਨੀ ਮੇਰੇ ਕੋਲ ਟੋਪ ਹੀ ਫਟ ਗਏ ਫੇਰ ਸਾਰੇ ਟੋਪ ਨਾ ਤੇਰੇ ਕੋਲ ਹੇ ਹੀ ਨਹੀ ਮੇਰੇ ਤੇ ਕਪੜੇ ਨੀ ਰਹੇ ਹਮ ਠੀਕ ਆ ਤੇਰੇ ਕਪੜੇ ਸਾਰੇ ਲੈਗਿਆ ਹੋਣਾ ਕੋਈ। ਆਹੋ ਲੈ ਗਇਆ ਕੋਈ।

ਕੀ ਪਤਾ ਕੋਣ ਲੈ ਗਿਆ? ਠੀਕ ਆ ਮੈਨੂੰ ਦੇ ਦੇਣੇ ਸੀ ਨਾ ਗਰੀਬਣੀ ਜੀ ਨੂੰ ਤੈਨੂੰ ਪਤਾ ਤੇਰੀ ਭੈਣ ਕੋ ਕਪੜੇ ਨਹੀਂ ਹੁੰਦੇ ਕੋਈ। ਬੜੀ ਤੂੰ ਗਰੀਬਣੀ ਆ।

ਗਰੀਬੀ ਛਾਈ ਦੀ ਤੇਰੇ ਉੱਤੇ। ਹਾ ਆ ਬੜੀ ਗ਼ਰੀਬ ਆ ਮੈ ਹਮ ਬੜੀ ਨਾਈ ਨਾਈ ਬਾਈ ਅਮੀਰ ਆ ਮੈ ਰਾਬ ਨੇ ਸਾਰਾ ਕੁਛ ਦਿੱਤਾ ਮੈਨੂੰ ਫਿਰ ਕਿਓਂ ਕਹਿਣ ਡੀ ਆ ਕਿ ਮੈਨੂੰ, ਹੋਰ ਕੀ ਥੋੜੀ ਜੀ ਦਾ ਆ।

ਹਿਲ ਗਈ ਮੈਂਟਲਾਂ ਦੇ ਹੌਸਪੀਟਲ। ਓਹ ਮੇਰਾ ਦਿਲ ਕਰਨ ਡੇਆ ਜਾ ਕੇ ਤੇ ਟੱਰਕ ਅੱਗੇ ਛਾਲ ਮਾਰ ਦਾ ਦੌੜ ਕੇ ਪਤਾ ਨੀ ਕਿਓਂ .

ਪਤਾ ਨੀ ਸੱਚ ਮੇਰਾ ਦਿਲ ਬੜਾ ਕਰਨ ਡੇਆ। ਕਿਓ ਕੀ ਹੋਇਆ? ਏਦਾਂ ਹੀ ਦਿਲ ਕਰਨ ਡੇਆ। ਨਾ ਬੀ ਨਾ ਮੈਂ ਕਿਹਦੇ ਨਾਲ ਅੱਗੇ ਰਹਿਣਾ ਫਿਰ? ਬਾਕੀ ਹੈਗੇ ਘਰੇ ਹੀ ਨੇ ਸਾਰੇ ਕਿਹਦੇ ਲਾਗੇ ਰਹਿਣਾ ਜਿਹੜਾ। ਟੋਪ ਨੀ ਲੇਣਾ ਤੂ ਮੇਰਾ ਮੈ ਲਇਆ ਇਕ ਨਾਵਾ ਟੋਪ ਚਲ ਤੈਨੂੰ ਦੱਸ ਹੀ ਦਿੰਨੀ ਆ। ਹੁਣ ਕਹਿਣ ਡੀ ਲਿਆ ਨਹੀਂ ਕੋਈ। ਲੇਇਆ ਵਾ ਇਕ ਮਿਸ਼ੋ ਤ ਆਰਡਰ ਕਰ ਕੇ। ਕਰਾਇਆ ਤੇ ਤੇਰੇ ਹੁਣ ਟਾਪ ਦੇ ਚੱਕਰ ਚ ਮੈਂ ਜਿਹੜਾ ਮੇਰਾ ਮੰਨ ਕਰਨ ਡੇਆ ਉਹ ਚੀਜ਼ ਨਾ ਕਰਾਂ। ਨਾ ਕਰ ਟੋਪ ਨੀ ਲੈਣਾ ਏਨਾ ਸੋਹਣਾ ਟਾਪ ਆਣਾ ਕਾਜਲ ਦੀਦੀ ਵਾਈਟ ਕਲਰ ਦਾ ਬੱਟਰਫਲਾਈ ਬੱਟਰਫਲਾਈਜ਼ ਬਣੀ ਦੀ ਮੈਨੂੰ ਵੱਡਾ ਆ ਗਿਆ ਪਰ ਮੈਂ ਕਿਹਾ ਰੀ ਰਿਪਲੇਸ ਨਹੀਂ ਕੀਤਾ ਤੇਰੇ ਵਾਸਤੇ ਰੱਖ ਲਿਆ।

ਕ੍ਰੋਪ। ਹੈਂ ਚਲ ਦੇਦੀਂ ਫਿਰ। ਹੈਂ ਤੇਰੇ ਵਾਸਤੇ ਲਿਆ ਮੈਂ। ਠੀਕ ਆ ਲੈਲੀ। ਠੀਕ ਆ। ਹੁਣੇ ਪੇਜ ਦੇ ਆ ਕੋਰੀਰ ਕਰ ਦੇ। ਆਹੋ ਹੁਣ ਸਬਰ ਥੋੜੀ ਨਾ ਹੋਣਾ ਤੇਰੇ ਕੋਲੋ। ਅੱਗ ਲੱਗੀ ਦੀ ਆ . ਕਪੜਿਆਂ ਦੇ ਮਾਮਲਿਆਂ ਚ ਮੈਨੂੰ ਸਬਰ ਘੱਟ ਹੀ ਪੈਂਦਾ ਹੁੰਦਾ ਵਾ। ਸਬਰ ਕਾ ਫੱਲ। ਆਹੋ ਤਾ ਹਾ। ਬਚੇ ਦੀ ਇਹ ਗਲ ਹੈ ਦੇਖੋ ਸਬਰ ਦਾ ਫਲ ਮੀਠਾ ਹੁੰਦਾ।

ਹੋਣ ਕਿ ਡੇਆ ਕਾਜਲ ਦੀਦੀ ਚਲ ਮੈਂ ਹੁਣੇ ਭੇਜ ਦਿੰਨੀ ਆ ਟਾਪ। ਕਹਿਣ ਤੇ ਡਈ ਆ . ਭੇਜ ਦੇ ਟਾਪ ਹੈਲੋ, ਹੁਣੇ ਭੇਜ ਟੋਪ। ਭੇਜ ਦਿੰਨੀ ਸਬਰ ਰੱਖ। ਚਲ ਠੀਕ। ਹਾਂਜੀ ਮੇਰਾ ਨਾਂ ਪਰਵਿੰਦਰ ਸਿੰਘ ਹੈ ਮੈਂ ਪਿੰਡ ਸੁਹਾਣੇ ਤੋਂ ਰਹਿਣ ਵਾਲਾ ਹਾਂ ਮੈਂ ਚਾਲੀ college ਦੇ ਵਿੱਚ ਪੜ੍ਹਦਾ ਹਾਂ l ਉੱਥੇ ਮੈਂ ਚੰਡੀਗੜ੍ਹ ਬਹੁਤ ਨਜ਼ਾਰੇ ਲੈਂਦਾ ਹਾਂ ਤੇ ਸਾਡੇ ਬਿਲਕੁਲ ਲਾਗ ਹੈ ਚੰਡੀਗੜ੍ਹ ਮੁਹਾਲੀ ਸਾਨੂੰ local ਮੁਹਾਲੀ ਪੈਂਦਾ ਹੈ ਹੋਲੈਂਡ ਮੇਰੇ ਪਿੰਡ ਦੇ ਬਾਹਰ ਹੈ ਬਿਲਕੁਲ ਤੁਸੀਂ ਸੁਣਿਆ ਹੀ ਹੈ ਜੋ ਵੀ ਸਿੱਧੂ ਮੂਸੇਵਾਲੇ ਬਾਰੇ ਇੰਨਾ ਮਾੜਾ ਹਾਦਸਾ ਹੋਇਆ ਉਹਨਾਂ ਉਹ ਸਿੱਧੂ ਮੂਸੇਵਾਲੇ ਨੇ ਕੀ ਹੋਲੈਂਡ ਬੜੇ ਤਾਈਂ ਪਿੰਡ ਰਹਿੰਦਾ ਆ ਉਹ ਤੁਸੀਂ ਸੁਣਿਆ ਹੀ ਹੈ ਉਹ ਉੱਥੇ ਹੈ ਮੇਰਾ ਪਿੰਡ ਹੁਣ ਮੈਂ ਤੁਹਾਨੂੰ ਪੰਜਾਬ ਬਾਰੇ ਦੱਸਾਂਗਾ ਥੋੜ੍ਹਾ ਬਹੁਤਾ ਵੀ ਜੋ ਵੀ ਪੰਜਾਬ ਦੇ ਵਿੱਚ ਹੁੰਦਾ ਜਾਂ, ਜਾਂ ਨਹੀਂ ਹੁੰਦਾ ਕਿੱਦਾਂ ਰਹਿਣਾ ਸਹਿਣਾ ਸਾਡੇ ਪੰਜਾਬ ਦੇ ਵਿੱਚ ਪਿੰਡ ਕਪੂਰਥਲੇ ਵਿੱਚ ਇੱਕ ਪ੍ਰਡੂਸਰ ਰਹਿੰਦਾ ਆ ਉਹ ਜੋ ਕਿ ਬਲੋਗ ਬਹੁਤ ਜ਼ਿਆਦਾ ਬਣਾਉਂਦਾ ਆ video ਜਿਹੜੀ ਵੀ ਹੁੰਦੀ ਹੈ ਆਪਾਂ ਜੋ ਪਾਉਂਦੇ ਹਾਂ ਬਲੋਗ ਯੂਟਿਊਬ ਤੇ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 ਤੂੰ ਬਲੋਗ ਏਦਾਂ ਗ਼ਲਤ ਨਾ ਬਣਾਇਆ ਕਰ ਫਿਰ ਉਹ ਤੋਂ ਬਾਅਦ ਕੀ ਹੋਇਆ ਉਹ ਸਮਝਾਏ ਤੋਂ ਵੀ ਨੀ ਸਮਝਿਆ ਫਿਰ ਸਾਰੇ ਪਿੰਡ ਦੇ ਸਾਹਮਣੇ ਉਹਦੀ ਕੁਟਾਈ ਹੋਈ ਫਿਰ ਉਹ ਬੇਸ਼ਰਮ ਹੋ ਕੇ ਪਿੰਡ ਛੱਡ ਕੇ ਚਲਾ ਗਿਆ ਪਿੰਡ ਕਪੂਰਥਲਾ ਤੋਂ ਬਾਅਦ ਦੇ ਵਿੱਚ ਜਾ ਕੇ ਉਹ ਇੱਕ ਦਿਨ ਉਹਦਾ plan ਬਣਿਆ ਵੀ ਕਿਸੇ ਨੂੰ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

ਜੀ ਜੋ ਕਿ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾਂ ਨੰਦ ਲਾਲ ਨੂਰਪੁਰੀ ਬਾਰੇ।

ਏਥੇ ਘਰ ਘਰ ਫਾਹੀਆਂ ਗੱਡੀਆਂ ਤੇ ਤੂੰ ਛੁਰੀਆਂ ਹੇਠ ਨਾ ਆ ਏਥੇ ਡਾਕੇ ਪੈਣ ਦੁਪਹਿਰ ਨੂੰ ਤੇਰੇ ਆਲ੍ਹਣੇ ਦੇਣਗੇ ਢਾ, ਏਥੇ ਜ਼ਹਰ ਭਰੇ ਵਿਚ ਦਾਣਿਆਂ ਵਿੱਚ ਦਾਣਿਆਂ ਤੇਰੀ ਦਿੱਤੀ ਚੋਗ ਖਿੰਡਾ ਏਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿਚ ਜ਼ੁਲਫ਼ਾਂ ਪਾ, ਏਥੇ ਗਾਨੇ ਵਿੱਚ ਪਛਤਾਈਆਂ ਕੋਈ ਮਨੋ ਨਾ ਲੱਥੜੇ ਚਾ ਏਥੇ ਛੈਲਾਂ ਫਾਹੇ ਖਾਂਦੀਆਂ ਅੱਜ ਗਜ਼ ਗਜ਼ ਵਾਲ ਵਧਾ, ਏਥੇ ਡੁਬ ਡੁਬ ਮੋਈਆਂ ਹੋਣੀਆਂ ਏਥੇ ਲੂਹ ਲਹੂ ਭਰੇ ਦਰਿਆ ਏਥੇ ਕਬਰੀਂ ਸੁੱਤੇ ਸੂਰਮੇ ਅੱਜ ਮਾਵਾਂ ਨੂੰ ਤੜਫਾ ਏਥੇ ਵੱਡੀਆਂ ਖੰਭਾਂ ਵਾਲੀਆਂ ਅੱਜ ਤੁਰੇ ਖੰਡ ਖੁਹਾ ਏਥੇ ਬੰਦੇ-ਖਾਣੇ ਆਦਮੀ ਏਥੇ ਭੈਣ ਭਰਾ ਭੈਣ ਮਾਰ ਭਰਾ ਏਥੇ ਕਲੀਆਂ ਵਰਗੀਆਂ ਸੂਰਤਾਂ ਅੱਜ ਦਿੱਤੀਆਂ ਸਾੜ ਖਪਾ ਉਹ ਤੂੰ ਸੁਤੇ ਫਨੀਅਰ ਛੇੜ ਨਾ, ਏਥੇ ਵੱਖਰੀ ਬੀਨ ਵਜਾ ਏਥੇ ਭਾਈ

ਜੰਗਲੀ ਹੈ ਨਹੀਂ ਘਾਹ ਏਥੇ ਹਸਦੇ ਗੁ ਫੁੱਲ ਗੁਲਾਬ ਦੇ ਵੈਰੀ ਸੁੱਕਣੇ ਦੇਂਦੇ ਪਾ ਏਥੇ ਹੱਸਣਾ ਮੌਤ ਨਿਸ਼ਾਨੀਆਂ, ਏਥੇ ਡਰ ਕੇ ਝੱਟ ਲੰਘਾ, ਏਥੇ ਵੈਣ ਤੇ ਪੌਂਦੀਆਂ ਬੁਲਬੁਲਾਂ ਅੱਜ ਵਰ ਵਗ ਗਈਆਂ ਹੋਣ ਹਵਾ ਤੇ ਮੇਰੇ ਕੋਲ ਜਿਹੜੀ ਅੱਜ ਦੂਜੀ ਕਵਿਤਾ ਹੈ ਤੁਹਾਡੇ ਲਈ ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਵਧੀਆ ਰਚਨਾ ਹੈ ਤੇ ਬਹੁਤ ਹੀ ਵਧੀਆ ਕਵਿਤਾ ਹੈ

ਚੁੰਮ ਕੇ ਰੱਖੋ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚ ਲੜਕੇ ਸਿਪਾਹੀ ਮੇਰੇ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 ਵਿੱਚ ਗੋਰੀਆਂ ਕੱਲ੍ਹ ਦੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ ਚੁੰਮ ਚੁੰਮ ਰੱਖੋ ਘੋੜੀਆਂ ਦੇ ਪੌੜ ਜਦੋਂ ਕੰਨ ਕੰਨਾਂ ਸੁਣੇ ਵੱਜਦੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ ਲਹੂ ਵਿੱਚ ਭਿੱਜੀ ਘੋੜੀ ਵੇਖ ਝੁੱਬਾਂ ਮਾਰਦੀ, ਚੁੰਮ ਚੁੰਮ ਰੱਖੋ। ਲੱਗੇ ਹੋਏ ਕਾਠੀ ਉਤੇ ਲਹੂ ਦੇ ਲਹੂ ਨੇ ਇਹ ਦੱਸਿਆ ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਰਾਖ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 ਖ਼ੁਸ਼ਨੁਮਾ ਪਲ ਸੀਗਾ ਜਦੋਂ ਇਹਨਾਂ ਨੂੰ award ਪ੍ਰਾਪਤ ਹੋਏ, ਇਸ ਕਵਿਤਾ ਵਜੋਂ ਤੇ ਜੋ ਕਿ ਮੈਂ ਤੁਹਾਨੂੰ ਅੱਜ ਹੁਣ ਦੱਸਣ ਜਾ ਰਿਹਾਂ ਗਾ ਇਹ ਕਵਿਤਾ ਇਵੇਂ ਹੈ ਚੰਨ ਵੇ ਕੀ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ